ਠੀਕ ਹੈ ਤੇ ਹੁਣ nyra cut ਦੇ suit ਜਿਹੜਾ ਮਤਲਬ ਆਪਾਂ ਉਹਦੇ ਨਾਲ umbrella palazzo ਹੀ ਚਲੇ ਹੋਏ ਨੇ ਜਿਆਦਾ ਫੇਰ ਕੇ simple palazzo ਵੀ ਪਾ ਲਿੰਦੇ ਹਾਂ simple palazzo ਵੀ ਪਾ ਲਿੰਦੇ ਹਾਂ ਵੈਸੇ nyra cut ਨਾਲ simple a line palazzo ਹੀ ਪਾਉਂਦੇ ਹਾਂ ਜਿਆਦਾ umbrella palazzo ਨਾਲ ਤਾਂ simple ਕੁੜਤੀਆਂ ਹੀ ਪਾਉਣੇ ਆ ਜਿਆਦਾਤਰ

ਪਿਕੋ ਕਰਦੇ ਆ ਨਿੱਚੇ umbrella palazzo ਦੇ ਠੀਕ ਐ ਤੇ ਮਤਲਬ frock ਬਸ ਮਤਲਬ ਚਲੋ ਉਹ ਤਾਂ ਤੁਸੀਂ ਬਹੁਤ ਵਧੀਆ ਮੈਨੂੰ ਦੱਸਿਆ ਹਨਾ ਤੇ ਜਿਹੜਾ ਮਤਲਬ frock ਆਪਾਂ straight frock ਵੀ ਹੁੰਦੀ ਐ ਵੈਸੇ

ਉਹਦੇ ਵਿੱਚ ਆਪਾਂ ਨੂੰ ਕਿੰਨਾ ਕਾ ਕੱਪੜਾ ਚਾਹਿਦਾ ਹੋਊਗਾ ਦੀਦੀ ਉਹ ਬੰਦੇ ਦੀ height ਦੇ length ਦੇ ਹਿਸਾਬ ਨਾਲ fabric ਤਾਂ ਅੱਗਲੇ ਨੂੰ ਦਸਾਂਗੇ ਆਪਾਂ ਹਨਾ

ਫਿਰ ਉਹਦੀ ਜਿਹੜੀ front ਦੇ ਵਿੱਚ ਪੱਟੀ ਲਗੱਦੀ ਐ ਮਤਲਬ straight frock ਤੇ ਹਾਂ ਦੀਦੀ straight frock ਜਿਹੜੀ a line frock ਹੁੰਦੀ ਹੈ ਵੈਸੇ ਜਿਆਦਾਤਰ ਤਾਂ ਬੱਚਿਆ ਦੇ ਆਪਾਂ ਪੱਟੀ ਹੀ ਲਗਾ ਦਿੰਦੇ ਹਾਂ ਕਿ ਚੁਬੇ ਨਾ ਪਰ ਪਾਉਣਾ ਵੀ ਆਸਾਨ ਰਹੇ button ਲਗਾਓ ਪੱਟੀ night suit ਵਾਂਗ ਅੱਗੇ button ਲਗਾਓ ਪੱਟੀ ਤੇ ਬੱਚਿਆ ਦੇ ਆਸਾਨੀ ਨਾਲ ਪਾਏ ਜਾਂਦੇ ਐ ਕਿਉਂਕਿ ਵੈਸੇ ਮੈਂ ਦੇਖਿਆ ਜਿਹੜੀ umbrella ਅਹ straight frock ਹੁੰਦੀ ਹੈ ਉਹਦੇ ਪਿੱਛੇ ਜਿੱਥੇ ਆਪਾਂ ਵੈਸੇ shirt ਦੀਆਂ ਅਹ ਮਤਲਬ ladies suit ਦੇ ਵਿੱਚ ਆਪਾਂ ਜਿਹੜੀਆਂ plates ਪਾਉਂਦੇ ਹਾਂ back ਦੇ ਵਿੱਚ ਹਨਾ

ਉਹ ਪਤਾ ਕਿਆ ਐ ਦੀਦੀ ਕਈ ਕਹਿੰਦੇ ਐ ਨਾ ਵੀ ਸਾਨੂੰ ਖੁੱਲਾ ਖੁੱਲਾ ਚਾਹੀਦਾ ਮਤਲਬ top ਦੀ ਉਹ fitting ਦਿੰਦੇ ਐ ਹਨਾ ਵੈਸੇ ਵੀ ਸਾਨੂੰ ਨਾ ਆਪਨੇ ਆਪ ਨੂੰ comfortable feel ਰਹੇ ਪਾਕੇ ਵੀ ਖੁੱਲਾ ਵੀ ਲੱਗੇ ਅਰ ਪਾਇਆ ਵੀ ਬੁਰਾ ਨਾ ਲੱਗੇ ਉਹ ਦੀ ਤਰ੍ਹਾਂ ਵਿੱਚ plaits ਪਾ ਦਿੰਦੇ ਆ ਠੀਕ ਹੈ ਉਹਦੇ ਵਿੱਚ ਤਣੀਆ ਲਗਾ ਦਿੰਦੇ ਹੋਣੇ

ਠੀਕ ਐ ਵੈਸੇ ਬੱਚਿਆ ਦੇ ਵੀ ਅੱਛੀ ਲਗਦੀ ਐ ਅੱਜਕਲ ਵੈਸੇ ਪੈਂਟਾਂ ਨਾਲ ਵੀ ਜਿਆਦਾ ਉਹ ਪਾਈ ਦੀ ਹੁੰਦੀ ਹੈ ਕੁੜਤੀ ਹਾਂਜੀ ਅੱਜਕਲ georgette ਦਾ fabric ਜਿਆਦਾ ਚੱਲਿਆ ਹੋਇਆ ਨਾ ਉਹ georgette ਦੀ ਦੇਖਿਆ ਹੋਣੀਆ ਤੁਸੀਂ top ਦੇ ਨਾਲ ਨਾ ਤਾ frock ਦੀ look ਦੇ ਰਹੀ ਹੈ ਨਾ ਤਾਂ ਉਹ top ਦੀ look ਦੇ ਰਿਹਾ ਹਨਾ

ਉਹ ਬੜੇ ਵਧੀਆ a line ਜਾਂ umbrella top ਜਾਂ frock ਉਹ ਦੋਨੋ ਕੰਮ ਕਰਦਿਆ top ਦਾ ਵੀ frock ਦਾ ਵੀ shorts ਬਣਾ ਲੈਂਦਾ ਅਗਲਾ ਹਨਾ ਤਾਂ ਉਹ ਬੜਾ trend ਚੱਲਿਆ ਹੋਇਆ ਉਹਨਾ ਦਾ

ਕੋਈ ਵੀ rose ਬੂਲੀਅਨ ਪਵਾਲੋ hand work ਵਾਲਾ ਕੋਈ ਹੋਰ ਮੱਛੀ ਟਾਂਕਾ ਕੋਈ ਹੋਰ ਟਾਂਕਾ ਕੋਈ ਵੀ ਜਿਵੇਂ ਜਿਹੜਾ ਵੀ ਤੁਹਾਨੂੰ ਆਉਂਦਾ ਹੁਣ ਦੇਖੋ ਆਪਾਂ ਕਢਾਈ ਤਾਂ ਜਿਨੂੰ ਜਿਵੇਂ ਦੀ ਵੀ ਆਉਂਦੀ ਹੈ rose ਬੂਲੀਅਨ ਪਾ ਲਿੰਦਾ ਕੋਈ ਮੱਛੀ ਟਾਂਕਾ ਕੋਈ ਚੈਮ stich ਕੋਈ ਕੁੱਝ ਕੋਈ ਕੁੱਝ ਕੋਈ middle ਵੀ ਲਗਾ ਲੈਂਦਾ ਹਨਾ

ਠੀਕ ਐ ਠੀਕ ਐ ਹੁਣ ਮੈਂ ਮੈਨੂੰ ਇਹੀ ਸੀਗਾ ਕਿ ਚੱਲੋ ਮੈਂ ਮੇਰੇ ਕੋਲ ਆਇਆ ਸੀਗੀਆ ਦੋ ਤਿੰਨ ਫ੍ਰੋਕਾ ਮੈਂ ਕਿਹਾ ਚਲੋ ਮੈਂ ਕਮਲ ਜੀ ਨੂੰ ਪੁੱਛਦੀ ਆ ਕਿ ਇਹਨਾ ਦੀ cutting ਵੈਸੇ ਮੈਨੂੰ proper ਆਂਦੀ ਨਹੀਂ ਹੈਗੀ ਤੇ ਮੈਂ ਤਾਂਹੀਂ ਮੈਂ ਕਿਹਾ ਚਲ ਮੈਂ ਲਿੱਖ ਲਾਂਗੀ ਚਲੋ ਤੁਸੀਂ ਵਧੀਆ ਕਰਿਆ ਤੁਸੀਂ ਮੈਨੂੰ ਦੱਸਿਆ ਹਨਾ ਤੇ ਫੇਰ ਚਲੋ ਵਧੀਆ ਅਹ ਅਹ ਦੇਖਿਆ ਜਾਏ ਤਾਂ ਵੈਸੇ ਜਿਹੜਾ umbrella frock ਆਪਾਂ ਮਤਲਬ ਬਣਾਨੇ ਆ ਉਹਦੇ ਨਾਲ ਵੈਸੇ ਬੜਿਆ ਦੀ ਜਿਹੜੀ ਆਪਾਂ ਬਨਾਨੇ ਆ ਤਾਂ ਉਹਦੀ ਫੇਰ ਆਪਾਂ body ਪੰਦਰਾਂ ਕ ਇੰਚ ਬਹੁਤ ਹੋਏਗੀ ਪੰਦਰਾਂ ਸੋਲਾਂ ਹਾਂਜੀ ਦੀਦੀ ਉਹ ਤੁਹਾਨੂੰ ਮੈਂ ਦੱਸਿਆ ਕਿ ਅਹ ਜਿਹੜੇ customer ਨੇ ਉਹਦੀ length ਦੇ according ਜਿਵੇਂ ਕੋਈ ਥੋੜਾ ਜਿਆਦਾ height ਚ ਐ ਉਹਦੀ ਬੱਸ ਸੋਲਾਂ ਨਹੀਂ ਚੋਦਾ ਪੰਦਰਾਂ ਬੱਚੇ ਦੀ ਦਸ

ਚਲੋ ਮੈਂ ਦੇਖਦੀ ਹਾਂ ਬਣਾਨੀ ਹੈਗੀ ਆ ਤੇ ਉਹ ਤੋਂ ਬਾਅਦ ਫੇਰ ਦੇਖਦੀ ਹਾਂ ਤੇ ਵੈਸੇ zip ਤੇ ਉਹਦੇ ਵਿੱਚ ਜਿਹੜੀ ਮਤਲਬ ਬੱਚਿਆ ਦੀ frock ਆ ਦੇ ਉੱਪਰ zip ਲੱਗ ਜਾਂਦੀ ਐ ਹਾਂਜੀ zip ਬੜਿਆ ਦੀ ਲਾਓ ਚਾਹੇ ਬੱਚਿਆ ਦੀ ਚ ਲਾਓ ਤੇ ਉਹਦੇ ਵਿੱਚ ਬੱਚਿਆ ਦੇ ਵਿੱਚ invisible ਸਹੀ ਰਹੂਗੀ ਕੇ ਦੂਸਰੀ ਦੋਨੋ ਉਹ invisible ਵੀ

ਹਾਂਜੀ ਹਾਂ ਵੈਸੇ ਮੈਂ ਮਤਲਬ zip ਦਾ ਮੈਂ ਤਾਂ ਸੋਚਿਆ ਸੀਗਾ ਕਿ zip ਦਾ ਇਹ ਹੈ ਨਾ ਕਿ ਬੱਚੇ ਦੇ ਚੁੱਬਨ ਦਾ ਡਰ ਨਹੀਂ ਹੁੰਦਾ ਹੈਗਾ zip ਚੁੱਬਦੀ ਨਹੀਂ ਹੈਗੀ ਬੱਚੇ ਦੇ ਜਿਵੇਂ ਆਪਾਂ hooks ਵਗੈਰਾ ਲਗਾਂਦੇ ਆ ਉਹ ਚੁੱਬਨ ਦਾ ਮਤਲਬ ਡਰ ਹੁੰਦਾ ਹੈਗਾ ਹਨਾ ਤੇ ਉਹਦੇ ਕਰਕੇ ਜਿਆਦਾ best ਰਹੂਗੀ ਹਨਾ ਵੈਸੇ ਉਹ zip

ਕਈ ਉਹ ਵੀ back ਤੇ ਕੋਈ back ਤੇ ਲਗਾ ਦਿੰਦਾ ਜਿਵੇਂ ਅਗਲਾ ਜਾ ਕੋਈ front ਤੇ ਵੀ ਲਗਾ ਦਿੰਦਾ ਤੇ ਪੰਜ ਛੇ ਸਾਲ ਦੇ ਬੱਚੇ ਦਾ ਫਿਰ ਉਹਦਾ frock ਦਾ ਗਲਾ ਕਿੰਨਾ ਕ ਲੈਣਾ ਚਾਹੀਦਾ ਵੈਸੇ ਮੈਨੂੰ ਪੰਜ ਛੇ ਸਾਲ ਦੀ ਦੀਦੀ ਸਵਾ ਦੋ ਚੋੜਾਈ

ਪਰ ਪੰਜ ਜਾ ਸਾਡੇ ਚਾਰ ਤੱਕ ਉਹਦੀ length front ਗਲੇ ਦੀ ਅਗਰ ਜਿਆਦਾ ਡੂੰਗਾ ਲਓਗੇ ਤਾਂ ਉਹ ਗਲਾ ਬੜਾ ਵੀ ਹੋਜੂਗਾ ਤੇ ਉਹ ਗਿਰੂਗਾ ਵੀ

ਉਹ ਉਹ ਤੇ ਦੇਖ ਲਿਓ ਤੁਸੀਂ ਅਗਰ zip ਲਗਾਨੀ ਹੈ ਤਾਂ ਫੇਰ ਤਾਂ ਡੇਡ ਕ ਵੀ ਲਿਆ ਜਾਉਗਾ back ਗਲਾ ਡੇਢ ਕ ਇੰਚ ਨਿੱਚੇ ਨੂੰ ਗੋਲ ਠੀਕ ਐ ਠੀਕ ਐ ਚਲੋ ਮੈਂ ਦੇਖਾਂਗੀ stich ਕਰਾਂਗੀ ਤੇ ਅੱਜਕਲ ਤਾਂ ਵੈਸੇ collar ਵਾਲੇ ਕੁੜਤੇ ਵੀ ਬਹੁਤ ਚਲੇ ਹੋਏ ਐ ਹਨਾ ਜਿਵੇਂ readymade ਜਿਹੜਾ collar ਲੱਗਿਆ ਵਿਆ ਹੁੰਦਾ ਉਹ ਫੇਰ ਉਹ ਲਗਾ ਲਿੰਦੇ ਓ ਤੁਸੀਂ

ਠੀਕ ਐ ਤੇ ਫੇਰ ਉਹਦੀ cutting ਵਗੈਰਾ ਹੋਏਗੀ

ਹਾਂਜੀ ਹਾਂ Chinese collar ਕਹਿੰਦੇ ਆ ਉਸਨੂੰ ਹਨਾ ਵੈਸੇ ਹਾਂ

ਹਾਂਜੀ ਉਹ ਨਾ ਬੱਸ ਆ ਤਾਂ ਜਾਂਦਾ setting ਇੱਕ ਦਮ ਜੇ ਦੋ ਚਾਰ ਵਾਰ ਲਗਾ ਲੇਣੇ ਆ ਨਾ ਫੇਰ ਤਾਂ practice ਜੀ ਹੋ ਜਾਂਦੀ ਹੈ ਪਹਿਲੀ ਵਾਰ ਬੜਾ ਥੋੜਾ ਮੁਸ਼ਕਿਲ ਕਰਦਾ ਕਿਉਂਕਿ ਉਹ ਅਰੇਬ ਚ ਕੱਟਿਆ ਜਾਂਦਾ ਨਾ ਉਹਦੇ ਕਰਨ ਕਰਕੇ ਥੋੜੀ ਦਿੱਕਤ ਆਉਂਦੀ ਹੈ ਉਹਨੂੰ ਲਗਾਨ ਚ

ਠੀਕ ਐ ਠੀਕ ਐ ਮੈਂ ਵੀ ਦੇਖ ਰਹੀ ਸੀਗੀ ਮੈਂ ਕਿਹਾ ਚਲੋ ਕਰਕੇ ਦੇਖਦੀ ਆ stich ਫ੍ਰੋਕਾ ਪਹਿਲਾਂ ਫ੍ਰੋਕਾ ਦਾ ਹੀ ਸੀਗਾ ਮੈਨੂੰ ਮੈਂ ਕਿਹਾ ਪਹਿਲਾਂ ਫ੍ਰੋਕਾ ਫੇਰ ਮੈਂ ਇੱਕ ਦੋ ਆਹ ਵੀ umbrella palazzo ਵੀ ਬਨਾਣਾ ਸੀ ਤੇ ਫੇਰ ਉਹਦੇ according ਹੀ ਦੇਖਾਂਗੇ ਤੇ ਵੈਸੇ ਜੇ umbrella palazzo ਚ ਕਲੀਆਂ ਪੈ ਜਾਂਦੀਆਂ ਨੇ ਨਹੀਂ ਕਲੀਆਂ ਆਲਾ palazzo ਬਣ ਜਾਂਦਾ ਦੀਦੀ umbrella palazzo ਚ ਕਲੀਆਂ ਨਹੀਂ ਪੈਂਦੀਆਂ ਕਲੀਆਂ ਆਲਾ palazzo ਬਣ ਜਾਂਦਾ ਅੱਲਗ ਤੋਂ umbrella palazzo ਚ ਨਹੀਂ ਪੈਣਗੀਆ ਅਰ ਕਲੀਆਂ ਜਿਵੇਂ frock ਕੱਟਦੇ ਆ ਨਾ

according ਕਲੀਆਂ ਕੱਟੋ ਕਲੀਆਂ ਪੂਰੀ ਕੱਟ ਕੇ ਉਹਨਾ ਨੂੰ ਆਪਸ ਵਿੱਚ ਹੀ attach ਕਰਕੇ ਉਹ ਤੋਂ ਬਾਅਦ ਉਹਦਾ ਆਸਨ ਵਗੈਰਾ ਆਪਣਾ ਜਿੰਨਾ ਅਗਲੇ ਨੂੰ ਚਾਹੀਦਾ ਜਾ ਆਪਣੇ ਕੋਲ ਅਗਲੇ ਦਾ ਜਿੰਨਾ ਨਾਪ ਆਇਆ ਉਹਦੇ according ਆਸਨ ਲੋ ਹਨਾ ਉਹ ਲੋ length ਲੋ ਉਹਦੇ according ਕੱਟਲੋ ਜਾਨਿ ਕਿ ਪਹਿਲਾਂ ਕਲੀਆਂ ਕੱਟੀਆਂ ਜਾਣਗੀਆਂ umbrella palazzo ਚ ਨੀ ਕਲੀਆਂ ਮਤਲਬ ਉਹ ਪੂਰੀ length ਦੇ according ਹੀ ਕਲੀਆਂ ਕੱਟੀਆਂ ਜਾਣਗੀਆਂ ਉਹ ਤੋਂ ਬਾਅਦ ਉਹਦੇ palazzo ਦੀ cutting ਹੋਏਗੀ ਆਸਨ ਵਗੈਰਾ ਦੀ ਹਾਂਜੀ ਨੇਫਾ ਵੀ ਅਲੱਗ ਤੋਂ ਪਉਗਾ ਉਹਦਾ ਠੀਕ ਐ ਤੇ ਫੇਰ ਵੈਸੇ maximum ਉਹਦੇ ਚ ਕਿੰਨੀਆ ਕੱਲੀਆ ਹੁੰਦੀਆਂ ਇੱਕ palazzo ਦੀ ਮਤਲਬ ਇੱਕ ਉਹਦੇ ਵਿੱਚ leg ਚ ਦੀਦੀ ਉਹ hip ਦੇ according ਆਪਾਂ ਅੱਠ ਜਾ ਦਸ ਕਲੀਆਂ ਵੀ ਪੈਜੁਗੀਆ ਵੱਧ ਵੀ ਪੈਜੁਗੀਆ ਉਹ hip ਦੇ according ਹੀ ਪੈਣ ਗੀਆਂ ਕਲੀਆਂ

ਕੱਪੜੇ ਦੇ according ਆਪਾਂ ਨੂੰ hip ਦੇ according ਅਗਰ ਆਪਾਂ ਨੂੰ customer ਨੇ ਕਿੰਨਾ ਘੇਰਾ bottom ਚਾਹੀਦੀ ਐ ਉਹਦੀ palazzo ਦੀ ਉਹਦੇ according ਕਲੀਆਂ ਕੱਟਿਆ ਜਾਨਗਿਆ ਠੀਕ ਐ ਠੀਕ ਐ ਚਲ ਮੈਂ ਵੀ ਦੇਖਦੀ ਹਾਂ ਚਲੋ ਵਧੀਆਂ ਕਮਲ ਜੀ

ਬਹੁਤ ਵਧੀਆ ਉਹ ਕੀਤਾ ਬਹੁਤ ਬਹੁਤ ਸ਼ੁਕਰੀਆ thank you

ਹੋਰ ਹੋ ਗਏ ਵੇਲੇ ਕੰਮ ਕਾਰ ਤੋਂ

time ਬੱਸ duty ਕੰਮ ਕਾਰ ਅੱਛਾ ਜੇ ਮਾੜਾ

ਬੱਸ ਖੇਡਾ ਤਾਂ ਨੀਂ ਖੇਡਿਆ ਹੁਣ ਪਹਿਲਾਂ ਖੇਡਿਆ ਛੋਟੇ ਹੁੰਦਿਆ

ਹਮਹਮ ਛੋਟੇ ਹੁੰਦੇ ਤਾਂ ਖੇਡਾ ਈ ਹੋਏ ਸੀਗੀਆ

ਬਹੁਤ ਫਰਕ ਏ ਹੁਣ ਤਾਂ ਨਿਆਣਿਆ ਨੂੰ ਪਤਾ ਨੀਂ ਕੀ ਹੁੰਦਾ ਹੁਣ ਤਾਂ ਬੱਸ ਮੋਬਾਇਲਾ ਤੇ ਖੇਡਣ ਜੋਗੇ ਏ ਨਿਆਣੇ ਮੋਬਾਇਲਾ ਤੇ ਖੇਡਣ ਜੋਗੇ ਏ ਹੁਣ ਤਾਂ ਨਿਆਣਿਆ ਨੂੰ ਕੁੱਝ ਪਤਾ ਨੀਂ ਹੈਗਾ

ਜਿੱਦਾ ਪਹਿਲਾਂ ਸੀਗਾ ਵਾਧੂ ਖੇਡਿਆ ਅਸੀਂ ਖੋ ਖੋ

ਬੱਸ ਇੱਕ ਸ਼ੋਸ਼ੇ ਬਾਜੀ ਰਹਿ ਗੀ ਨਿਆਣਿਆ ਨੂੰ mobile ਨੂੰ ਚਾਹੀਦਾ ਗੇਮਾ ਨੂੰ

ਹੁਣ ਤਾਂ sports ਵੀ ਇੱਕ ਨਾਮ ਦਾ ਰਹਿ ਗਿਆ ਬੱਸ ਜੀ ਬੱਸ cricket ਏ ਹੁਣ

ਹੈ ਨੀਂ ਨਾ ਓ ਬੱਸ craze ਜਾ ਰਿਹਾ ਨੀ ਤਾਂ ਰਿਹਾ ਨੀਂ

ਦਾ ਖੇਡਾ ਨਾਲ ਹੀ ਖੇਡਦੀ ਰਹਿੰਦੀ ਏ

ਗੇਮਾ ਦਾ ਨਾਮ ਹੀ ਦਸ ਦਈਏ ਨਿਆਣੇ ਤਾਂ ਕਹਿਣ ਗਏ ਵੀ ਗੇਮਾ ਦਾ ਨਾਮ ਕਿਸੇ serial ਦਾ ਨਾਮ ਏ ਇਹ ਤਾਂ ਕਿਸੇ

ਬਿਲਕੁਲ ਹੁਣ ਜੇ ਨਿਆਣਿਆ ਨੂੰ ਕਹਿ ਦੇਈਏ ਪਿਠੁ game

ਹੁਣ ਦੇਖੋ ਹੁਣ ਉਹ ਪਤਾ ਈ ਨਹੀਂ ਲੱਗਣਾ ਇੰਨਾ ਨੂੰ ਕੀ ਹੁੰਦੀ ਏ ਹਾਂ ਪੀਠੁ game ਪਹਿਲਾਂ ਕਹੋਗੇ ਪਿਠੁ ਕਿਆ ਹੁੰਦਾ ਪਿਠੁਕਿਆ ਹੁੰਦਾ ਸਹੀ ਗੱਲ ਏ ਬੱਚਿਆਂ ਦਾ ਇਹ ਨੀਂ ਪਤਾ ਲੱਗਣਾ ਪਿਠੁ ਕਿਆ ਹੁੰਦਾ

ਵਧੀਆ ਅਲੱਗ ਜੀ ਖੇਡ ਏ ਮਤਲਬ ਵੀ ਮਿਲੀ ਹੁਣ ਕਿੱਥੇ

ਬਜਨੇ ਟੁਈ ਤੇ ਇੱਕ ਵੱਡੀ ਸਾਰੀ ball ਹੈ ਰਬੜ ਦੀ

ਖ੍ਡਨੀ ਹੈਗੀ ਮੇਰੀ ਤਾਂ ਟੁਈ ਦੁੱਖਣ ਲੱਗ ਗਾਈ ਹੈਗੀ ਟੁਈ ਦੁੱਖਣ ਲੱਗ ਗਈ ਹਾਂ ਹੋਰ ਬਹੁਤ ਏ ਨਿਆਣੇ ਹੁਣ ਤਾਂ

ਢੀਠ ਵੀ ਕੋਈ ਗੱਲ ਨੀ

ਨਾਲੇ ਆਪਾਂ ਤਾਂ ਖੇਡੇ ਅੱਜਕਲ ਦੇ ਕਹਿਣਾ ਮੇਰੇ ਮੇਰੀ ਕਿਉਂ ਮਾਰੀ ਮੈਂ ਹੁਣ ਮੈਂ ਵੀ ਮਾਰੂ ਗਾ

ਹਾਂ ਗੁੱਲੀ ਡੰਡਾ ਪਹਿਲਾਂ ਤਾਂ ਪਿਠੁ game ਦੇਖ ਲੋ

ਰੋੜੀਆਂ ਇੱਕਠੀਆਂ ਕਰ ਲਈਆਂ ਉਹ ਇੱਕ ਬਣਾਉਣਾ ਉਹਨੂੰ

ਫੇਰ ਉਹਦੇ ਮਾਰਨਾ ਫੇਰ ਇੱਕ

ਪੈਣਾ ਫੇਰ ਬਣਾਉਣ ਦੁਬਾਰਾ ਪਿਠੁ ਬਣਾਉਣਾ